ਇਹ ਇੱਕ ਗੈਰਾਜ ਦੀ ਤਸਵੀਰ ਹੈ ਇਸ ਵਿੱਚ ਬਹੁਤ ਸਾਰੇ ਟਾਈ ਪਏ ਹੋਏ ਹਨ ਗੱਡੀ ਖੜੀ ਹੋਈ ਹੈ।

ਤਿੰਨ ਚਾਰ ਬੋਰਡ ਵੀ ਲੱਗੇ ਹੋਏ ਹਨ ਇੱਕ ਅ ਕੁਝ ਲਾਈਟਸ ਵੀ ਲੱਗੀਆਂ ਹੋਈਆਂ ਹਨ।

ਇਹ ਇੱਕ ਸਕੂਲ ਦੀ ਯੋਗਾ ਕਲਾਸ ਹੈ ਜਿਸ ਵਿੱਚ ਕੁਝ ਬੱਚੇ ਯੋਗਾ ਕਰ ਰਹੇ ਹਨ ਮੈਟ ਬਿਛੇ ਹੋਏ ਹਨ।

ਤੇ ਕੁਝ ਲਾਈਟਸ ਹਨ ਪੱਖਾ ਚੱਲ ਰਿਹਾ ਹੈ ਸ਼ੈਡ ਹੈ ਅਤੇ ਹੋਰ ਵੀ ਬਹੁਤ ਸਾਰਾ ਸਮਾਨ ਪਿਆ ਹੋਇਆ ਹੈ।

ਇਹ ਇੱਕ ਖੇਡ ਦੇ ਮੈਦਾਨ ਦੀ ਤਸਵੀਰ ਹੈ ਰਾਤ ਦਾ ਵੇਲਾ ਹੈ ਬਹੁਤ ਸਾਰੇ ਖਿਲਾੜੀ ਖੇਡ ਰਹੇ ਹਨ।

ਇਹ ਇੱਕ ਵਿਆਹ ਲਈ ਸਜਾਈ ਗਈ ਸਟੇਜ ਹੈ ਜਿਸ ਵਿੱਚ--

ਬਹੁਤ ਸਾਰੀ ਸਜਾਵਟ ਬਹੁਤ ਹੀ ਸੁੰਦਰ ਤਰੀਕੇ ਨਾਲ ਕੀਤੀ ਗਈ ਹੈ ਨੀਲੇ ਦਰਵਾਜੇ ਹਨ ਅਤੇ ਪੱਖਾ ਵੀ--

ਬੈਨਰ ਲਗਾ ਹੋਇਆ ਹੈ ਖੁੱਲ੍ਹਾ ਮੈਦਾਨ ਹੈ ਪੌੜੀ ਵੀ ਹੈ ਇਕ ਮੋਟਰ ਸਾਈਕਲ ਵੀ ਨਜ਼ਰ--

ਇਹ ਕਿਸੇ ਘਰ ਦੇ ਮੈਦਾਨ ਦੀ ਫੋਟੋ ਨਜ਼ਰ ਆ ਰਹੀ ਹੈ ਜਿੱਸ ਵਿੱਚ ਤਿੰਨ ਘੱਰ ਹਨ।

ਵੀਲ ਪਏ ਹੋਏ ਹਨ ਬਹੁਤ ਹੀ ਸੋਹਣੀ ਲਾਈਟਿੰਗ ਹੋਈ ਹੈ ਚਿੱਟਾ ਫਰਸ਼ ਹੈ।

ਇਹ ਇੱਕ ਸਵੀਟ ਸ਼ਾਪ ਯਾਨੀ ਕਿ ਮਠਿਆਈ ਦੀ ਦੁਕਾਨ ਹੈ।

ਇਹ ਕਿਸੇ ਆਫਿਸ ਜਾਂ ਘਰ ਦਾ ਫਲੋਰ ਨਜ਼ਰ ਆ ਰਿਹਾ ਹੈ ਜਿਸ ਵਿੱਚ ਪੌੜੀਆਂ--

ਨਜ਼ਰ ਆ ਰਹੀਆਂ ਹਨ ਇਕ ਬੈਨਰ ਵੀ ਹੈ ਅਤੇ ਇਕ ਕਾਉਂਟਰ ਵੀ ਲੱਗਾ ਹੋਇਆ--

ਇਹ ਇੱਕ ਢਾਬੇ ਦੀ ਤਸਵੀਰ ਹੈ ਜਿਸ ਵਿੱਚ ਕੇ ਇੱਕ ਇਨਸਾਨ ਖਾਣਾ ਬਣਾ ਰਿਹਾ ਐ।

ਇਹ ਇੱਕ ਪੈਟਰੋਲ ਪੰਪ ਦੀ ਤਸਵੀਰ ਹੈ ਜੋ ਕਿ ਪੈਟਰੋਲ ਪੰਪ ਦਾ ਆਫਿਸ ਹੈ ਇਸਦਾ ਲੋਨ ਵੀ ਬਹੁਤ ਵਧੀਆ ਹੈ।

ਤੇ ਉਹ ਦ੍ਰਖਤ ਨਜ਼ਰ ਆ ਰਹੇ ਹਨ ਓਹ ਵੀ ਬੋਹੁਤ ਸੋਹਣੇ ਲੱਗ ਰਹੇ ਹਨ।

ਇਹ ਇੱਕ ਫਲਾਂ ਦੀ ਦੁਕਾਨ ਦੀ ਫੋਟੋ ਹੈ ਜਿਸ ਵਿੱਚ ਅਨਾਰ--

ਖਾਣ ਪੀਣ ਦੇ ਲਈ ਠੰਡੇ ਬਰੈਡਾਂ ਭੁਜੀਆ।

ਇਹ ਕਿਸੇ ਪਾਰਕਿੰਗ ਦੀ ਤਸਵੀਰ ਹੈ ਜਿਸ ਵਿੱਚ ਬਹੁਤ ਸਾਰੀਆਂ ਐਕਟਿਵਾ --

ਉੱਪਰ ਨੀਲਾ ਅਸਮਾਨ ਹੈ ਹਰਾ ਹਰਾ ਘਾਹ ਵੀ ਲਗਾ ਹੋਇਆ ਹੈ ਕੁੱਝ ਮੈਦਾਨ ਸਾਇਡ ਤੇ ਪਦਰਾ ਨਜ਼ਰ ਆ--

ਇਹ ਤਸਵੀਰ ਇੱਕ ਤੁਰੀ ਜਾਂਦੀ ਹੋਈ ਆਟੋ ਦੀ ਹੈ ਕੁਝ ਲੋਕ ਸਾਈਡ ਤੇ ਫੁੱਟਪਾਤ ਤੇ ਖੜੇ ਹੋਏ ਹਨ।

ਇਹ ਤਸਵੀਰ ਇੱਕ ਖਾਣ ਪੀਣ ਵਾਲੇ ਅਤੇ ਰਾਸ਼ਨ ਦੀ ਦੁਕਾਨ ਲੱਗ ਰਹੀ ਹੈ।

ਇਹ ਇੱਕ ਲਾਈਟਾਂ ਦੀ ਦੁਕਾਨ ਹੈ ਜਿਸ ਵਿੱਚ ਰੰਗ ਬਰੰਗੀਆਂ ਅਤੇ ਬਹੁਤ ਸਾਰੀਆਂ ਲਾਈਟਾਂ --

ਸਾਈਡਾਂ ਤੇ ਅਤੇ ਉੱਪਰ ਡੰਡੇ ਡੰਡਾ ਲਟਕ ਰਿਹਾ ਹੈ ਡੰਡੇ ਦੇ--

ਕਾਉਂਟਰ ਦੀਆਂ ਦੋਨਾਂ ਸਾਈਡਾਂ ਤੇ ਕੁਰਸੀਆਂ ਲੱਗੀਆਂ ਹੋਈਆਂ ਹਨ ਕਾਉਂਟਰ ਦੇ ਸਾਈਡ ਤੇ ਜੋ ਵੱਡਾ ਕਾਉਂਟਰ ਹੈ।

ਕਾਟਰ ਦੇ ਉੱਪਰ ਟੇਬਲ ਦੇ ਉੱਪਰ ਇੱਕ ਲੈਪਟਾਪ ਪਿਆ ਹੋਇਆ ਹੈ ਕੁਰਸੀਆਂ ਦੇ ਪਿੱਛੇ ਇੱਕ ਰੈਕ ਹੈ ਜਿਸ ਵਿੱਚ ਬਹੁਤ ਹੀ ਸਮਾਨ--

ਅਸਮਾਨ ਨੀਲਾ ਹੈ ਛੋਟਾ ਜਿਹਾ ਬੱਦਲ ਦਾ ਟੁਕੜਾ ਵੀ ਨਜ਼ਰ ਆ ਰਿਹਾ ਹੈ।

ਦਾ ਹੈ ਅਤੇ ਦੋਨਾਂ ਸਾਈਡਾਂ ਤੇ ਹਲਕਾ ਹਲਕਾ ਮੈਦਾਨ ਹੈ ਜਿੱਸ ਵਿੱਚ ਹਲਕਾ ਹਲਕਾ ਘਾਹ ਲੱਗਾ ਹੋਇਆ ਹੈ।

ਦੁਕਾਨਾਂ ਦੇ ਬਾਹਰ ਇੱਕ ਐਕਟੀਵਾ ਇੱਕ ਮੋਟਰਸਾਈਕਲ ਅਤੇ ਕੁੱਛ ਗੱਡੀਆਂ ਵੀ ਖੜੀਆਂ ਹੋਈਆਂ ਹਨ।

ਇਹ ਇੱਕ ਡੈਮ ਦੀ ਫੋਟੋ ਹੈ ਜੋਕਿ ਬਹੁਤ ਲਗਾਤਾਰ ਭਗ ਰਿਹਾ ਹੈ ਇੱਕ ਪੁੱਲ ਵੀ ਨਜ਼ਰ ਆ ਰਿਹਾ ਹੈ।

ਇਹ ਇੱਕ ਝੀਲ ਦੀ ਤਸਵੀਰ ਹੈ ਝੀਲ ਬਹੁਤ ਹੀ ਸੋਹਣੀ ਲੱਗ ਰਹੀ ਹੈ ਸਾਈਡ ਤੇ ਥੋੜ੍ਹਾ ਜੇਹਾ ਸੁੱਕਾ ਮੈਦਾਨ ਵੀ ਹੈ ਝੀਲ ਦੇ ਵਿ--

ਕੁੱਛ ਮੈਦਾਨ ਵਿੱਚ ਮਿੱਟੀ ਹੀ ਮਿੱਟੀ ਨਜ਼ਰ ਆ ਰਹੀ ਹੈ।